ਇੱਥੇ ਵਧੀਆ ਵਧੀਆ, ਭਾਈ ਵੀ ਕੰਮ ਕਰਦੇ ਸਾਰੇ।

ਓਇ ਆ ਜੇੜਾ ਨੀ ਸਰਦਾ ਓਨੇ ਚ ਸਾਰੇ

ਚੱਲ ਵਧੀਆ ਕੋਈ ਗੱਲ ਨਹੀਂ।

ਆਪਣਾ ਆਪਣਾ ਘਰ ਲੈਕੇ ਤੁਰੇ ਆ ਵਿਚਾਰੇ।

ਵਧੀਆ ਕੰਮ ਕੁਮ। ਆਪਣੇ ਖਰਚੇ ਵਰਚੇ ਤੇ। ਆਹ .

ਹੋਰ

ਹੋਰ ਸੁਣਾ। ਬੱਸ ਵਧੀਆ ਵਧੀਆ।

ਚੰਦ ਦੀ ਗੱਲ ਕਰਦਾ ਮੈ। ਚੰਦ ਦਾ ਹਜੇ ਪਟਾਂ ਨਹੀਂ ਕਿ ਬਣਿਆ ਕੰਮ ਕੁਮ ਦਾ ਉਹਦੇ। ਦੱਸਿਆ ਈ ਨਹੀਂ ਉਹਨੇ। ਆਹੋ ਚੰਦ ਦਾ ਪਤਾ ਨੀ ਦੱਸਿਆ ਨੀ ਨਾਲ ਰਾਤੀ ਵੀ ਕਲ ਵੀ ਪੁੱਛਿਆ ਸੀ ਮੈਂ ਮੱਮੀ ਨੂੰ ਹੈਨਾ

ਆਹੋ ਆਹੋ, ਇਹ ਨਾ ਇਹਦੇ ਘਰ ਦੀਆ Phone ਫੂਨ ਆਉਂਦਾ ਸੀ।

ਫਿਰ ਗਏ ਨਹੀਂ ਮੇਰੇ ਸਾਬ ਤਾਂ। ਇੱਕ ਵਾਰੀ ਵੀ ਨਹੀਂ

ਹਾਂ ਹੁਣ ਕੱਲ ਜਾਣਾ ਏ ਲੁਧਿਆਣਾ ਕੱਲ।

ਹਾਂਜੀ, ਕੱਲ ਤਿਨ ਕ ਵਜੇ ਕੱਲ ਇੱਥੋਂ ਈ ਜਾਵਾਂਗੇ ਅਸੀਂ ਕੋਈ । ਅਸੀਂ ਚਲੇ ਜਾਵਾਂਗੇ ਬਾਰਹ ਕੁ ਵਜੇ। ਅੱਛਾ, ਬਾਰਹ ਕੁ ਵਜੇ ਠੀਕ ਆ ਚੱਲ ਵਧੀਆ। ਉੱਥੇ ਜਾਣਾ ਹੁੰਦਾ

ਤੁਸੀਂ ਤਿਆਰ ਰਹੋ ਤੁਸੀਂ ਜੋ ਜੋ ਵੀ ਕਰਨਾ ਆ

ਆਹੋ ਮੈ ਕਿਹਾ Metting ਦਾ ਵੀ ਕਰ ਲਾਂਗੇ ਉਹਨਾਂ ਵਿਚਾਰਿਆ ਦਾ।

ਆਹੋ, ਚਲੋ ਥੋੜਾ ਚਾਣਨਾ, Time ਨਾਲ ਨਿਕਲ ਜਾਇਓ।

ਗਰਮੀ ਬੜੀ, ਧੁੱਪ ਬੜੀ ਲੱਗੀ ਏ। ਗਰਮੀ ਦਾ ਮੌਸਮ ਨਾਲੇ ਚੱਲਣ ਰਿਹਾ। ਆਹ ਮੀਹ ਮੂਹ ਕਰਕੇ ਪਿੱਛੇ ਜੇ ਵਾਹਵਾ ਠੰਡੀ ਜੀ ਤੇ ਹੁਣ ਗਰਮੀ ਵੱਧ ਜਾਂਦੀ ਏ। ਰਾਤ ਨੂੰ ਪੈ ਜਾਂਦਾ ਫਰਕ ਹਾਂਜੀ ਹਾਂਜੀ ਆ ਪੰਜ ਕੁ ਮਿੰਟ ਬਾਅਦ

ਜਾਣਸੀ ਦੀਦੀ ਹੋਰ ਸੁਣਾਓ ਜੀ ਠੀਕ ਠਾਕ ਜੇ

ਅਸੀਂ ਵੀ ਠੀਕ ਆ

ਚਲੋ ਠੀਕ ਆ ਸਾਡੀ ਵੈਟ ਕਰਨ ਡਏ ਸੀ ਆਪਾਂ ਫ਼੍ਰੀ ਹੋ ਗਏ ਹਾਂਜੀ ਹਣਾ ਹਾਂ ਹੋਰ ਫੇਰ ਗਾੜੀ ਕੋਈ ਸਮਾਚਾਰ ਕੀ ਆ

ਟਾਈਮ ਪੂਰਾ ਕਰੋ ਤੇ ਡਿਊਟੀ ਆਪਣੀ ਮੁਕਾਈਏ ਠੀਕ ਆ ਬਾਈ ਓਹ ਤੇ ਫੇਰ ਇਸ ਤਰ੍ਹਾਂ ਹੀ ਆ ਹੁਣ

ਹਾਂ ਹੋਰ ਫੇਰ ਚਾਹ ਚੁ ਬਣਾਈਏ ਹਾਂਜੀ ਨਹੀਂ ਹੁਣ ਤੇ ਰੋਟੀ ਖਾਵਾਂਗੇ ਜਾ ਕੇ ਹੁਣ ਘਰੇ ਅੱਛਾ ਕਿਹੜੀ ਧਰ ਕੇ ਬੈਠੇ ਆਂ ਮੇਰੀ

ਹਾਂਜੀ ਕੱਲ ਨੂੰ ਪੀ ਲਾਂਗੇ ਤੁਹਾਡੇ ਕੋਲ ਕੇ

ਚਲੋ ਹੁਣ ਫੇਰ ਵਹਿਲੇ ਹੋਵਾਂਗੇ ਤੇ ਫ਼੍ਰੀ ਆਂ ਫੇਰ ਰੋਟੀ ਵੀ ਖਵਾਵਾਂਗੇ ਚਾਹ ਵੀ ਪਵਾਵਾਂਗੇ

ਹਣਾ ਕੰਮ ਲੱਗੇ ਆਂ ਹਜੇ ਲਿਹਾਜ ਕਰ ਲੈਂਦੇ ਆ ਨਾਂ ਪ੍ਰਾਹੁਣਿਆ ਦਾ

ਆਹੋ ਭਾਵੇਂ ਆਪਣੇ ਹੀ ਆ ਪਰ ਓਹਨਾਂ ਨੂੰ ਨੂੰ ਚਾਹ ਪਾਣੀ ਤੇ ਚਾਹੀਦਾ ਹੀ ਆ

ਸਾਡੇ ਵੀ ਵਧੀਆ ਧੀਏ ਬਹੁਤ ਵਧੀਆ

ਹਣਾ ਹੋਰ ਫੇਰ ਹੋਰ

ਕਿਤੇ ਵਾਂਢੇ ਵੂਢੇ ਗਏ ਕੀ ਨਹੀਂ ਵਾਂਢੇ ਨਹੀਂ ਗਏ ਹਜੇ ਜਾਣਾ ਆ ਅੱਛਾ ਹਾਂਜੀ ਲੈ ਕੇ ਆਓ ਪਤਾ ਸਬ ਕੁਛ ਹਾਂਜੀ ਨਹੀਂ ਜਾਣਾ ਵਿਆਹ ਵੇਖਣ ਜਾਣਾ ਵਿਆਹ ਪੈ ਗਿਆ ਸਾਨੂੰ ਇੱਕ

ਹਾਂਜੀ ਵਿਆਹ ਜਾਣਾ ਜੇ ਹੁਣ ਨਨਾਣ ਦੀ ਬੇਟੀ ਦਾ ਹਾਂਜੀ ਤਿਆਰੀ ਏ ਹਾਂਜੀ ਨਨਾਣ ਦੀ ਬੇਟੀ ਦਾ ਜੇ

ਚਲੋ ਹੁਣ ਓਥੇ ਸਰਦਾ ਬਣਦਾ ਜੋ ਬਣਦਾ ਵਾ ਦੇ ਆਇਓ ਦੋ ਚਾਰ ਸੌ ਹੋਰ ਕੀ ਆ

ਆਹੋ ਚਲੋ ਦੇ ਆਇਓ ਕੋਈ ਨਹੀਂ ਸ਼ਗਨ ਸ਼ੁਗਣ ਦੇ ਆਈਓ

ਇਹਦੇ ਪਾਪਾ ਕਹਿਣ ਡਏ ਕਹਿੰਦੇ ਸੂਟ ਕੁੜੀ ਲਈ ਸੂਟ ਕੁੜੀ ਲਈ ਲੈ ਲੈਣਾ ਸੂਟ ਦੇਵਾਂਗੇ ਨਾਂ ਕੁੜੀ ਨੂੰ ਦੋਨਾਂ ਜੀਆਂ ਦੇ ਕੱਪੜੇ ਲੈ ਦਿਆਂਗੇ

ਹਾਂ ਨਾਲ ਪੰਜ ਸੌ ਰੁਪਈਆ ਰੱਖ ਦਾਂ ਗੇ ਤੇ ਠੀਕ ਠੀਕ ਆ ਸੌ ਸੌ ਰੁਪਈਆ ਸ਼ਗਨ ਦੇ ਦਿਆਂਗੇ ਓਹਨਾਂ ਨੂੰ

ਫੇਰ ਵੀ ਹਜ਼ਾਰ ਰੁਪਈਆ ਖੁੱਲ ਹੀ ਜਾਣਾ ਵਾ

ਹਾਂਜੀ ਜਾਣਾ ਹੀ ਪੈਂਦਾ ਫੇਰ ਵੇਖੋ

ਹਾਂਜੀ ਸਾਰੇ ਟਾਈਮ ਕੱਢਣੇ ਪੈਂਦੇ ਦੀਦੀ ਸਾਰੇ ਭੁਗਤਾਉਣੇ ਪੈਂਦੇ ਆ ਭਾਈ

ਹੋਰ ਅੱਗੇ ਅੱਗੇ ਡੈਡੀ ਕਹਿ ਦਿੰਦੇ ਆ ਕ ਸਾਰੇ ਮੇਰੀ ਛੋਟੀ ਮੇਰੀ ਭੈਣ ਵੀ ਕਹਿ ਦਿੰਦੀ ਕਹਿੰਦੀ ਓਹ ਹੀ ਵੱਡੀ ਸਗੋਂ ਘੱਟ ਹੀ ਆਉਂਦੀ ਜਾਂਦੀ ਆ ਫਤੇਹਗੜ੍ਹ ਵਾਲੀ ਤੇ ਸਗੋਂ ਮੈਂ ਹੀ ਜਿਆਦਾ ਜਾਂਦੀ ਜੂਦੀ ਆਂ

ਹਾਂਜੀ ਪਿੰਡ ਵੀ ਜਿਆਦਾ ਜੋ ਕੋਈ ਵੀ ਗੱਲ ਬਾਤ ਹੁੰਦੀ ਫੇਰ ਮੈਨੂੰ ਹੀ ਜਾਣਾ ਪੈਂਦਾ ਵਾ

ਹਾਂਜੀ ਕਿਂਓਕੀ ਓਹ ਜਿਦਾਂ ਦੇ ਮੰਮੀ ਐਦਾਂ ਹੋ ਗਏ ਆ ਨਾਂ ਫੇਰ ਓਦੋਂ ਦਾ ਓਹ ਦੁਖ ਸੁਖ ਓਹ ਫੇਰ ਮੇਰੇ ਨਾਲ ਹੀ ਜਿਆਦਾ ਕਰਦੇ ਆ

ਹਾਂਜੀ ਫੇਰ ਓਹ ਛੋਟੀ ਦਾ ਵੀ ਬਾਅਦ ਚ ਵਿਆਹ ਕੀਤਾ ਸੀ ਓਹ ਵੀ ਮੇਰੇ ਕੋਲ ਹੀ ਨਾ ਤੁਹਾਨੂੰ ਪਤਾ ਹੀ ਐਥੇ ਇੱਕ ਦੋ ਵਾਰੀ ਤੁਹਾਡੇ ਸਾਹਮਣੇ ਐਥੇ ਹੀ ਆਈ ਬਸ ਆਹੂ ਆਹੋ ਆਈ ਸੀ ਹਾਂ ਹਾਂ ਫਿਰ ਜਦੋਂ ਫ਼ੋਨ ਕਰਦੀ ਫੇਰ ਲੈ ਆਈ ਦਾ ਫੇਰ ਓਦੋਂ ਸੌਹਰੇ ਲੈ ਜਾਂਦੇ ਆ ਆਨਕੇ

ਹਾਂਜੀ ਓਹ ਵੱਡੀ ਸ਼ੁਰੂ ਤੋਂ ਜਿਆਦਾ ਵੱਡੀ ਸ਼ੁਰੂ ਤੋਂ ਜਿਆਦਾ ਆਪਣੇ ਸੌਹਰੇ ਪਰਿਵਾਰ ਨਾਲ ਹੀ ਓਧਰ ਨਾਲ ਹੀ ਜਿਆਦਾ ਕਰਦੇ ਕੁਰਦੇ ਰਹੇ ਆ ਐਦਾਂ ਟਾਈਮ ਸਿਰ ਜਾਣ ਸਾਲ ਛੇ ਮਹਿਨੀ ਆਉਂਦੀ ਹੁੰਦੀ ਆ ਓਹ

ਹਾਂ ਘੜੀ ਦੀ ਘੜੀ ਓਹ ਵੀ ਆਉਣਾ ਓਹਨਾਂ ਨੇ ਮਤਲਬ ਮੈਂ ਸ਼ੁਰੂ ਤੋਂ ਮੇਰੀ ਆਦਤ ਸੀ ਬੀ ਮੰਮੀ ਡੈਡੀ ਹੁਣਾ ਨਾਲ ਦੁਖ ਸੁਖ ਓਹਨਾਂ ਦਾ ਓਹਨਾਂ ਦਾ ਹਾਲ ਚਾਲ ਪੁੱਛਣਾ ਘਰਦਾ ਹਿਸਾਬ ਕਿਤਾਬ ਪੁੱਛਣਾ ਹਰ ਚੀਜ਼ ਦੇ ਬਾਰੇ ਪੁੱਛ ਗਿੱਛ ਕਰਨੀ ਕੇ

ਹਾਂ ਮੇਰੀ ਸ਼ੁਰੂ ਦੀ ਆਦਤ ਸੀ ਇਹ ਬਣੀ

ਜਿਹਦੇ ਨਾਲ ਥੋੜਾ ਦਿਲ ਮਿਲਦਾ ਹੋਵੇ ਓਥੇ ਹੀ ਹੁੰਦਾ ਵਾ ਹਾਂਜੀ ਜਿਹੜਾ ਜਿਹੜਾ ਧੀ ਪੁੱਤ ਨਾਲੇ ਦੁਖ ਸੁਖ ਜਿਹੜਾ ਸਮਝਦਾ ਵਾ ਉਹਦੇ ਨਾਲ ਹੀ ਬੰਦਾ ਗੱਲ ਕਰਦਾ ਵਾ ਓਹੋ ਤੇ ਮੈਂ ਆਖਿਆ ਜਿੱਥੇ ਦਿਲ ਮਿਲਦਾ ਹੋਵੇ ਗੱਲ ਓਥੇ ਹੀ ਹੁੰਦੀ ਆ ਹਾਂਜੀ ਹੁਣ ਓਹ ਛੋਟਾ ਆ ਤੇ ਓਹ ਵੀ ਐਦਾਂ ਹੀ ਕਰਦਾ ਕੋਈ ਵੀ ਗੱਲਬਾਤ ਹੋਏ ਖੁਸ਼ੀ ਦੀ ਹੋਏ ਗਮੀ ਦੀ ਹੋਏ ਓਹਨੇ ਮੈਨੂੰ ਹੀ ਫ਼ੋਨ ਕਰਨਾ ਹੁੰਦਾ ਪਹਿਲੇ

ਹਾਂਜੀ ਇਹ ਆ ਚਲੋ ਆਪਾਂ ਮਾੜੇ ਜਾਈਏ ਚੰਗੇ ਜਾਈਏ ਚਲੋ ਹਾਜ਼ਿਰ ਹੋਇਦਾ ਦੁੱਖ ਸੁੱਖ ਵੇਲੇ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ

ਧਾਲੀਵਾਲ ਜਾਣਾ ਸੀ ਜਾਇਆ ਨਹੀਂ ਗਿਆ

ਤੇ ਹੁਣ ਮੁੰਡ ਏਓਥੈ ਹੈ ਨਹੀਂ ਸੀ ਕੋਈ ਤੇ ਫੇਰ ਹੁਣ ਕੋਈ ਚੀਜ਼ ਐਥੋਂ ਕਿਹੜੀ ਜਾਂਨੀ ਜਿਹੜੀ ਜਿਹੜੀ ਬੰਦਾ ਸੌ ਦੋ ਦੀ ਬਣਾ ਲਉ ਹਾਂਜੀ ਤੇ ਓਹ ਵੱਡੀ ਦੀਦੀ ਕਿੱਥੇ ਜੇ ਵੱਡੀ ਦੀਦੀ ਧਾਲੀਵਾਲ ਹੀ ਏ

ਇੱਕ ਓਥੇ ਹੈਗਾ ਅਰਜੋਏ ਕੀੜੀ ਲਾਗੇ

ਤੇ ਇੱਕ ਐਥੇ ਆ ਕਲੇਰੀਂ ਇਹ ਸਾਰਿਆਂ ਤੋਂ ਛੋਟੀ ਆ ਕਲੇਰਾਂ ਵਾਲੀ

ਮੈਨੂੰ ਜਿਆਦਾ ਧਾਲੀਵਾਲ ਵਾਲੀ ਦੀਦੀ ਜਿਹੜਾ ਓਹਨਾਂ ਦਾ ਜਿਆਦਾ ਪਤਾ ਮੈਂ ਕਿਹਾ ਇੱਕੋ ਈ ਆ ਖਰੇ ਨਹੀਂ ਨਹੀਂ ਭੈਣਾਂ ਤਿੰਨ ਹੀ ਭੈਣਾਂ ਤੇ ਤਿੰਨ ਹੀ ਭਰਾ ਸੀ

ਆਹੋ ਓਹਨਾਂ ਦੀ ਜਿਆਦਾ ਪਹਿਚਾਣ ਆਂ ਨਾਂ ਕਿਂਓਕੀ ਮੈਂ ਆਉਂਦੇ ਜਾਂਦੇ ਦੇਖਿਆ ਵਾ ਨਾਂ ਓਹਨਾਂ ਨੂੰ ਆਹੋ ਆਹੋ ਓਹ ਫੇਰ ਆਉਦੀਆਂ ਘੜੀ ਚਿਰ ਰਾਤ ਰਹਿਣਗੀਆਂ ਕਦੇ ਹੀ ਆ ਨਹੀਂ ਤੇ ਸਾ ਦਿਨ ਆਉਂਦੀਆਂ ਸਾ ਦਿਨ ਹੀ ਚੱਲ ਜਾਂਦਿਆਂ

ਬਖ ਬਾਰੀਆਂ ਨਿਆਣੇ ਪੜ੍ਹਦੇ ਪੁੜਦੇ ਆ ਤੈਨੂੰ ਪਤਾ ਹੀ ਸਕੂਲੀ ਜਾਂਦੇ ਆ ਕਈ ਕੰਮ ਆਪਣੇ ਘਰਾਂ ਨੂੰ ਅਰੰਭੇ ਹੁੰਦੇ ਆ

ਇਸ ਕਰਕੇ ਫੇਰ ਨਾਲੇ ਹੁਣ ਜੇ ਬਾਹਲੀ ਦੂਰ ਆ ਹੁਣ ਹੁਣ ਇਹ ਆ ਬੀ ਓਹਨੇ ਦੁਕਾਨ ਦਕੁਨ ਦਾ ਓਹ ਪ੍ਰਾਹੁਣਾ ਜਿਓ ਆ ਨਾਂ ਉਹਦੇ ਕੋਲੋਂ ਕੁਛ ਹੁੰਦਾ ਨਹੀਂ ਆ

ਤੇ ਓਹ ਫੇਰ ਓਹਨਾਂ ਨੇ ਇੱਕ ਛੋਟੀ ਜਿਹੀ ਦੁਕਾਨ ਪਾ ਦਿੱਤੀ ਆ ਬੀ ਚੱਲ ਨਿਆਣਿਆਂ ਦੇ ਖਾਣ ਪੀਣ ਨੂੰ ਕੁਛ ਰੱਖ ਦਿਨੇ ਆਂ

ਉਹਦੇ ਨਾਲ ਹੀ ਬੈਠਾ ਰਿਹਾ ਕਰੁ ਤੇ ਨਾਲੇ ਨਿਆਣੇ ਵੀ ਆਰਹੇ ਲੱਗੇ ਰਹਿਣਗੇ

ਹਾਂਜੀ ਬੱਚੇ ਦੋਵੇਂ ਹੀ ਜਵਾਨ ਵਾਂ ਹੁਣ ਪਲੱਸ ਟੂ ਚ ਹੋ ਗਿਆ ਵਾ ਮੁੰਡਾ ਯਾਨੀ ਗਿਆਰਵੀਂ ਚ ਚ ਹੋ ਗਿਆ ਵਾ ਹਣਾ ਹਾਂਜੀ ਤੇ ਓਹ ਫੇਰ ਹੁਣ ਓਹ ਵੀ ਤੇ ਪੜ੍ਹਦਾ ਵਾ ਉਹਦੇ ਵੀ ਪੇਪਰ ਗਾੜੀ ਕੁੜੀ ਨਏ ਪਲੱਸ ਟੁ ਕਰ ਲਈ ਆ

ਖਰਚੇ ਖਰਚੇ ਕੇ ਜਦੋਂ ਜਵਾਨ ਬੱਚੇ ਹੋ ਜਾਣ ਫੇਰ ਦੀਦੀ ਖਰਚੇ ਖਰਚੇ ਹੁੰਦੇ ਆ ਕੇ ਖਰਚੇ

ਹੁੰਦੇ ਆ ਪਹਿਲਾਂ ਪੜ੍ਹਾਓ ਲਿਖਾਓ ਤੇ ਫੇਰ ਓਹਨਾਂ ਨੂੰ ਕਿਸੇ ਕੰਮ ਕਾਰ ਤੇ ਲਓ

ਫੇਰ ਓਹਨਾਂ ਦਾ ਚਲੋ ਓਹਨਾਂ ਦੇ ਸੈੱਟ ਕਰਨ ਦਾ ਜਾਂ ਕੰਮ ਟਾਈਮ ਆ ਜਾਂਦਾ ਫੇਰ ਓਹਨਾਂ ਨੂੰ ਹਾਂ ਇਸਤਰਾਂ ਹੀ ਆ ਫੇਰ ਐਵੈ ਝੂਠ ਮਾਰ ਕੇ ਕੁਛ ਲੈਣਾ ਬਾਹਰ ਦਾ ਵੀ ਇੱਕ ਦੋ ਘਰਾਂ ਦੀਆਂ ਸਫਾਈਆਂ ਸਫੁਈਆਂ ਰੱਖੀਆਂ ਕੁੜੀ ਨੇ ਹਾਂਜੀ ਨਹੀਂ ਨਹੀਂ ਫੇਰ ਕੀ ਆ ਆਪਣੀ ਲੋੜ ਨੂੰ ਦੀਦੀ ਕਰਨਾ ਹੀ ਪੈਂਦਾ ਵਾ ਕੇ

ਹਾਂਜੀ ਨਾਲੇ ਲੋੜ ਤੇ ਗਲੀ ਦੇ ਤੇ ਕੱਖ ਦੀ ਪੈ ਜਾਂਦੀ ਏ ਸਿਆਣੇ ਕਹਿੰਦੇ

ਹਾਂਜੀ ਤੇ ਓਹ ਤੇ ਫੇਰ ਇਨਸਾਨ ਸਾਡਾ ਆਉਣ ਜਾਣ ਬਣਿਆ ਵਾਂ ਚਲੋ ਸਾਡੇ ਬੱਚੇ ਜਵਾਨ ਵਾ ਸਾਨੂੰ ਕੱਲ ਨੂੰ ਪੈਸੇ ਧੇਲੇ ਦੀ ਲੋੜ ਪਵੇ ਤੇ ਅਸੀਂ ਹਾਂਜੀ ਲੈ ਸਕਦੇ ਆ

ਕਿਸੇ ਦੇ ਲਾਗੇ ਲੱਗਾਂਗੇ ਤੇ ਤਾਂ ਹੀ ਆ ਨਾਂ

ਅੰਦਰ ਵੜ ਕੇ ਬਵਾਂਗੇ ਤੇ ਫੇਰ ਓਹ ਵਿਚਾਰਾ ਕਿੱਥੇ ਜਾਊਗਾ ਕਦੋਂ ਲਿਆਊਗਾ ਚਲੋ ਓਹ ਵੀ ਕਰੁਗਾ ਤੂ ਵੀ ਕਰੇਂਗੀ ਕਿਸੇ ਕੋਲ ਸਾਡਾ ਹੱਥ ਥੋੜਾ ਹੋਰ ਸੌਖਾ ਹੋ ਜਉ ਹਾਂਜੀ ਨਾਲੇ ਇਕੱਲੇ ਬੰਦੇ ਦੇ ਨਾਲ ਵੀ ਮੁਸ਼ਕਿਲ ਹੋ ਜਾਂਦੀ ਆ